ਪਵਾਲਾ। ਹੋਰ ਬੜੇ ਪਾਪਾ ਠੀਕ ਆ ਹਾਂਜੀ ਬੜੇ ਪਾਪਾ ਵੀ ਠੀਕ ਨੇ ਤੂੰ ਠੀਕ ਆਂ ਹਾਂ ਮੈਂ ਵੀ ਠੀਕ ਹਾਂ

ਨਾ ਅੜੀਏ ਮੋਟੀ ਹੁੰਦੀ ਨੀ ਮੈਂ ਪਤਾ ਨੀ ਕਿਉਂ Hello

ਮੋਟੀ ਮੈਂ ਕਿਹਾ ਹੁੰਦੀ ਨੀ ਮੈਂ ਜਿੰਨਾ ਮਰਜ਼ੀ ਖਾ ਲਵਾਂ। ਤੂੰ ਇੱਕ ਕੰਮ ਕਰਿਆ ਕਰ ਤੂੰ ਰੋਜ਼ fast food ਖਾਇਆ ਕਰ ਰੋਟੀ ਤੇ ਖਾਇਆ ਨਾ ਨਾ ਕਰ ਕੀ ਕਰਾਂ ਮੈਂ? ਰੋਟੀ ਨਾ ਖਾਇਆ ਕਰ, ਬਾਹਰ ਦੀਆਂ ਚੀਜ਼ਾਂ ਖਾਇਆ ਕਰ। ਹਮ ਠੀਕ ਆ ਬਾਹਰ ਦੀਆਂ ਚੀਜ਼ਾਂ ਨਾਲ ਅੱਗੇ ਮੇਰਾ liver ਖਰਾਬ ਥੋੜ੍ਹਾ ਲੱਗਦਾ ਮੈਨੂੰ ਤੇ ਹੋਰ ਹੋਏ ਹੋਰ ਹੋਰ ਸੁਣਾ ਫਿਰ capacity ਹੁੰਦੀ ਆ ਕਿ ਕੋਈ ਏਦਾਂ ਹੀ ਬਿਨਾਂ ਵਜ੍ਹਾ ਦੇ ਬਸ ਖਾਈ ਜਾਓ ਖਾਈ ਜਾਓ ਉਹ ਹੁੰਦੀ ਆਹੋ ਸਹੀ ਗੱਲ ਆ ਤੂੰ ਵੀ ਸਹੀ ਆਂ।

ਖਾਂਦੀ ਹੋਣੀ ਫਿਰ ਭਟੂਰੇ ਭਟਾਰੇ। ਹਾਂ ਭਟੂਰੇ ਤੇ ਮੈਂ ਖਾਂਦੀ ਹਾਂ ਉਹ ਤੇ ਮੈਨੂੰ ਪਸੰਦ ਆ

ਨਾ ਯਾਰ ਭਟੂਰੇ ਬੜੇ ਪਸੰਦ ਆ, ਮੋਮੋਸ ਬੜੇ ਪਸੰਦ ਆ ਇਹ ਦੋਨੋਂ ਚੀਜ਼ਾਂ ਖਾਂਦੀ ਹਾਂ।

ਨਹੀਂ ਏਦਾਂ ਹੀ ਇੱਕ ਦੋ ਦਿਨ ਛੱਡ ਕੇ ਰੋਜ਼। ਠੀਕ ਆ ਫਿਰ ਸਾਡੇ ਪੇਪਰ ਹੋ ਗਏ ਨਾ ਫਿਰ ਅਸੀਂ ਆਵਾਂਗੇ ਤੇਰੇ ਕੋਲ।

ਫਿਰ ਲੈ ਕੇ ਜਾਈਂ ਸਾਨੂੰ ਸਹੀ ਸਹੀ ਜਗ੍ਹਾ ਤੇ। ਠੀਕ ਹੈ ਲੈ ਕੇ ਜਾਵਾਂਗੀ।

ਹਮ ਹੋਰ ਹੋਰ KFC ਹੈ ਇੱਥੇ? KFC ਇੱਥੇ ਨੀ ਹੈਗਾ ਇੱਥੇ ਤੇ ਬਰਗਰ ਹਟ ਹੈਗਾ hi-fi ਵਾਸਤੇ ਜ਼ਿਆਦਾ famous ਲਾਗੇ ਸਾਗੇ hi-fi ਤੇ ਇੱਥੇ ਆ ਸਚੇ ਸਚੇਤਗੜ ਲਾਗੇ

ਅਕਾਸ ਭਈਆ ਅਜੇ ਭਾਜੀ, ਅਕਾਸ ਵੀਰ ਤੇ ਗਏ ਸੀ ਆਪਾਂ ਚਾਰ ਪੰਜ ਜਾਣੇ।

ਹੋਰ ਬਸ ਤੇ ਹੋਰ ਕੀ ਹੋਰ ਕੀ ਖਾਧਾ ਉੱਥੇ? ਹੋਰ ਕੁਛ ਵੀ ਨੀ, ਪਤਾ ਨੀ ਕੀ ਖਾਧਾ ਸੀ ਕੁਛ ਹੋਰ ਵੀ ਖਾਧਾ ਸੀ ਮੈਨੂੰ ਯਾਦ ਨੀ ਹੁਣ

ਇੰਨਾ ਨੀ ਚੇਤਾ ਹੁਣ ਕੀ ਖਾਧਾ ਸੀ। ਅੱਛਾ ਹੋਰ ਸੁਣਾ ਫਿਰ। ਹੋਰ ਕੀ ਸੁਣਾਵਾਂ। ਕੋਈ ਸੁਣਾ ਗੱਲਬਾਤ ਤੰ ਸੁਣਾ ਆਪਣੇ ਆਂਢੀ ਗੁਆਂਢੀਆਂ ਦੀ। ਆਂਢੀ ਗੁਆਂਢੀ ਠੀਕ ਆ। ਤੇਰੇ ਪਾਪਾ ਠੀਕ ਨੇ ਹੁਣ ਪਾਪਾ?

ਤੇ ਗਰਮੀ ਹਨਾ ਗਰਮ ਸੂਟ ਪਾ ਲਾ ਮੇਰੇ ਪਾਪਾ ਨੇ ਪਵਾ ਲਈ ਦੀ ਖੁਰਕ ਠੀਕ ਆ। ਹਾਲੇ ਤੱਕ ਅੜੀਏ ਗਰਮ ਕੱਪੜੇ ਪਾਏਦੇ ਕਿੰਨੇ ਦਿਨ ਹੋ ਗਏ ਇੱਕੋ ਹੀ ਕੱਪੜੇ ਪਾਏਦੇ।

ਤੇ ਬਾਥਰੂਮ ਚ ਬੈਠ ਕੇ ਸਿਗਰਟਾਂ ਫੂਕਦਾ। ਅੱਛਾ। ਮੰਮਾ ਨੇ video ਬਣਾਈ

ਅੱਜ ਕੀ ਬਣਾਇਆ ਸੀ। ਅਸੀਂ ਅੱਜ ਬਣਾਈ ਆ ਕਰੇਲੇ ਬਣਾਏ

ਖਾ ਲਾ ਅੱਗੇ ਤੂੰ ਕਹਿੰਦੀ ਨਿਊਟਰੀ ਬਣਾਈ ਹੁਣ ਤੁਸੀਂ ਕਰੇਲੇ ਬਣਾਏ। ਨਿਊਟਰੀ ਤੇ ਕਰੇਲੇ, ਨਿਊਟਰੀ ਅਸੀਂ ਖਾਣੀ ਤੇ ਕਰੇਲੇ ਮੇਰੇ ਪਾਪੇ ਨੇ ਖਾਣੇ ਆਂ। ਠੀਕ ਆ, ਮੰਮੀ ਕੀ ਕਰਨਡੇ? ਮੰਮਾ ਉਹ ਬਣਾਉਂਦੇ ਫੁੱਲਕੇ ਫਾਲਕੇ ਬਣਾਇਆ ਕਰਦੇ। ਫੁਲਕੇ ਫਾਲਕੇ

ਠੀਕ ਆ।

ਅਸੀਂ ਅੱਜ ਕੀ ਬਣਾਇਆ ਸੀ ਯਾਰ ਆਲੂ ਬੈਂਗਣ। ਲੰਘ ਗਏ ਗਲੇ ਤੋਂ ਥੱਲੇ।

ਕਾਜਲ ਦੀਦੀ

ਹਾਂ ਜਾਂਦਾ ਆ। ਹੋਰ ਕੱਲ੍ਹ ਤੂੰ ਗਈ ਸੀ ਉੱਥੇ ਉਹਨਾਂ ਦੇ ਘਰ ਕੀ ਕਹਿੰਦੇ ਉਹਦਾ ਨਾਮ ਏਜਲ ਦੇ ਘਰ

hello ਜੈਮਸੀ ਦੀਦੀ

ਹਾਂ ਜੀ ਠੀਕ ਠਾਕ ਤੁਹੀਂ ਸੁਣਾਓ

ਹੋਰ ਸਿਹਤ ਠੀਕ ਜੇ ਹਾਂ ਜੀ ਸਿਹਤ ਠੀਕ ਹੈ। ਬੱਚਿਆਂ ਦੀ ਸੁਣਾਓ

ਹੱਮਮ ਮਤਲਬ ਕੀ ਕਰਦੇ ਜੇ ਵਿਹਲੇ ਬੈਠੇ

ਹਾਂ ਜੀ ਤੁਹਾਨੂੰ ਪਤਾ ਕਿ ਜਾਂਦੇ ਜੂੰਦੇ ਤੇ ਕਿੱਥੇ ਹੈ ਨਹੀਂ

ਹਾਂ ਜੀ ਘਰੇ ਰਹੀਦਾ। ਕੰਮ ਕਰਿਆ ਕਰੋ । ਸਿਹਤ ਬਣੇ। ਹਾਂ ਜੀ ਨਹੀਂ ਹੁਣ ਕਣਕ ਝੋਨਾ ਲਵਾਂਗੇ ਹੁਣਕੇ. ਹਾਂ, ਉਹ ਜਿਹੜੀ ਜਿਹੜੀ ਬੜੀ ਘਰ ਨਾਲ

ਜਿਹੜਾ ਜੋਰ ਦਾ ਕੰਮ ਕੀਤਾ ਹੈ ਜਿਹੜੀ ਬੜੀ ਹੈ ਉਹ ਘਰ ਜਾਣੀ ਹੈ। ਹਾਂ ਜੀ ਹੋਣੀ ਵੀ ਜਰੂਰੀ ਹੈ ਨਾ

ਖੁੱਦ ਹੀ ਵਾਂਝੇ ਪਏ ਬੀ ਪੀ ਵੱਧਦਾ ਜੇ । ਜੇ ਘੱਟਦੀ ਰਹੇ ਵੱਧਦਾ ਨਹੀ

ਨਹੀ, ਬਸ ਇਹੋ ਇੱਕੋ ਕੰਮ ਕਰਨਾ ਹੁੰਦਾ ਵਾਂ ਸਾਰੇ ਸਿਆਲ ਚ ਝੋਨਾ ਇਸ ਵਾਰ ਲਾ ਵੀ ਲਾਉਣੀ ਹੈ

ਬਾਕੀ ਤਾਂ ਤੁਹਾਨੂੰ ਪਤਾ ਹੈ ਫਿਰ ਘਰੇ ਹੀ ਰਹੀਦਾ ਬਾਕੀ ਮਹੀਨੇ ਸਾਰੇ। ਸਾਰੇ ਮਹੀਨੇ ਫਿਰ ਘਰੇ ਹੀ ਰਹਿਣਾ ਕਿਤੇ ਵਨਡੇ ਹੋਇਆ ਫੋਨ ਜਾਣਾ ਪਿਆ ਤਾਂ ਕਦੇ ਚਲੇ ਗਏ ਜਰੂਰੀ

ਹਮਮ ਇਹ ਹੀ ਵਧੀਆ ਜਿਹੜੀ ਘੜੀ ਬੀਤ ਜੇ। ਹਾਂ ਜੀ ਬੱਚੇ ਵੀ ਠੀਕ ਜੇ

ਸਕੂਲੇ ਗਏ ਹੁਣ ਢਾਈ ਵਜੇ ਨੂੰ ਆਉਣਾ ਉਹਨਾਂ ਨੇ। ਹਾਂ ਜੀ। ਹੈ ਨਾ ਹੋਰ ਫਿਰ ਨਹੀ ਵਧੀਆ ਸਕੂਲ ਚ ਟਾਇਮ ਪਾਸ ਹੋਂ ਜਾਂਦਾ ਬੱਚਿਆਂ ਦਾ ਪਰਿਵਾਰ ਕੀ ਕਰਨ ਦਿਆਂ? ਹਾਂ ਜੀ ਗਏ ਮੁੰਡੇ ਕੰਮ ਤੇ

ਉਹ ਜਿੱਦਣ ਦਾ ਗਿਆ ਉਸ ਦਿਨ ਦੀ ਰੌਣਕ ਹੈ ਨਹੀ ਘਰ ਅਸੀ ਰਾਤ ਨੂੰ ਵੀ ਗੱਲਾਂ ਕਰਦੇ ਆ ਉਸਦੀਆਂ ਸਗੋਂ

ਇਧਰੋ ਆਇਆ ਤੇ ਉਹ ਕਰੋ ਯੇ ਕਰੋ

ਹਾਂ ਜੀ ਸਾਮਾਂ ਦੱਸ ਗਿਆਰਾਂ ਵਜੇ ਘਰੇ ਹੀ ਹੁੰਦੇ ਸਾਡੇ ਘਰੇ ਹੀ ਦੋਵੇਂ।

ਤੇ ਜਦੋਂ ਫਿਰ ਉਹ ਸੋਹਣ ਲੱਗਦੇ ਆ ਫਿਰ ਫੜਦੇ ਆ। ਹਾਂ ਜੀ ਦੁੱਧ ਨਾਲ ਹੀ ਲੈ ਆਉਂਦੇ ਨਾਲ ਬੌਤਲਾਂ ਭਰਾ ਕੇ

ਨਹੀ ਨਹੀ ਮੁੱਲ ਹੀ ਦੁੱਧ ਲੈ ਲਈ ਦਾ ਜੇ

ਹਾਂ ਜੀ ਮੁੱਲ਼ ਹੀ ਦੁੱਧ ਲਿਆਂਦੇ ਹਾਂ।

ਨਹੀ ਨਹੀ ਹੁਣ ਨਹੀ ਰੱਖਦੇ ਹੁਣ ਕੱਟੀਆਂ ਰੱਖੀਆਂ ਨਿੱਕੀਆਂ ਨਿੱਕੀਆਂ ਦੋ

ਹਾਂ ਤੁਹਾਨੂੰ ਪਤਾ ਅੱਜ ਕੱਲ ਦੇ ਬੱਚੇ ਫਿਰ ਡੰਗਰ ਥਾਮ ਦੇ ਵੀ ਨਹੀ ਨਾ ਆਹੋ ਇਹ ਤਾਂ ਗੱਲ ਹੈ ਤੇ ਕੱਟੀਆਂ ਨੂੰ ਵੀ ਤਾਂ ਭੱਠੇ ਪਾਉਣ ਦਈ ਹੈ ਤੇ ਓਹਦੇ ਕੋਲ ਡੰਗਰ ਲੈ ਲਈ ਦਾ ਦੁੱਧ ਨਾ ਲੈਣਾ ਪੈਂਦਾ ਮੁੱਲ਼। ਹਾਂ ਜੀ ਉਹ ਤੁਹਾਨੂੰ ਪਤਾ ਜਦੋਂ ਡੈਡੀ ਹੀ ਉਦੋਂ ਰੱਖਦੇ ਹੁੰਦੇ ਸੀ ਅਸੀ ਸਾਰੇ ਕਹਿੰਦੇ ਹਾਂ ਕਿ ਉਦੋਂ ਵਾਵਾ ਦੁੱਧ ਦਹੀ ਖੁੱਲਾ ਹੁੰਦਾ ਹੀ ਘਰ

ਡੈਡੀ ਨੇ ਵੀ ਹੁਣ ਆਉਣਾ ਹੁੰਦਾ । ਅਗੋ ਪਾਣੀ ਹੋਣਾ ਅੱਜ ਲੈ ਆਉਣੀ ਕੋਈ ਸਵੇਰੇ ਵਿੱਕ ਜਾਣੀ ਕੋਈ ਕੱਲ ਵਿੱਕ ਜਾਉਣੀ

ਹਾਂ ਨਹੀ ਉਦੋਂ ਤੇ ਘਰ ਭਰਿਆ ਰਹਿੰਦਾ ਹੁੰਦਾ ਹੀ ਤੇ ਉਹ ਚਾਚਾ ਵੀ ਉੱਥੇ ਬੱਧੇ ਹੋਣੇ ਡੰਗਰ ਤੇ ਵਿਹੜਾ ਭਰਿਆ ਹੋਣਾ ਹਾਂ ਜੀ ਉੱਦੋਂ ਤੇ ਸਾਰੀ ਦਿਹਾੜੀ ਚਾਹ ਵੀ ਪਤੀਲਾ ਵੀ ਮੰਜਾ ਉੱਤੇ ਰਹਿੰਦਾ ਹੁੰਦਾ ਸੀ ਕਿੱਲੇ ਤੇ ਹੀ ਹਾ ਹਾ ਤੇ ਉਹਦੇ ਨਾਲ ਵੀ ਰਹਿਣੇ ਹੈਨਾ ਘਰ ਦਿਆਂ ਵੀ

ਚਲੋ ਤੇ ਉਹਦੀ ਰੈਬਟੀ ਦੀ ਘਰ ਦੀ ਉਹਦਾ ਮੁੰਡੇ ਨੂੰ ਰਿਹਾ

ਜੇਠਾਣੀ ਦੇ ਮੁੰਡੇ ਦਾ

ਹਾਂ ਜੀ ਇੱਥੇ ਪਿੰਡ ਹੀ।

ਪਿੰਡ ਆਪਣੇ ਨਹੀ ਹੁੰਦੀਆਂ , ਮੰਡੀਆਂ ਖੁੱਲੀਆਂ ਉੱਥੇ ਲੱਗਾ ਜੇ ।

ਹਮਮ ਉਹ ਕਰਦੀ ਫੋਨ ਫਾਨ ਕਿ ਨਹੀ